ਅਸੀਂ ਸੰਸਕਾਰ ਨਹੀਂ ਕਰਨਾ ਆਪਣੇ ਪੁੱਤਰ ਦਾ ਜਦ ਤੱਕ ਸਾਨੂੰ ਅਹ ਮਿਲੇਗਾ ਨੀ ਇਨਸਾਫ਼ ਨੀ ਮਿਲੇਗਾ

ਮਿਲੇਗਾ ਜਦੋਂ ਜਦੋਂ ਕੋਈ ਅੱਗੇ ਵੱਧ ਕੇ ਉੱਥੇ ਕਿਸੇ ਨੇ ਅੱਗੇ ਵਧਿਆ ਨੀ ਕੋਈ ਕਿਸੇ ਨੇ

ਨਿਹੰਗ ਸਿੰਘ ਨੇ ਜਿਹੜੇ ਦੁੱਜੇ ਨਿਹੰਗ ਸਿੰਘ ਨੇ ਹੁਣ ਉਹ ਸਾਰੇ ਭੜਕ ਗਏ ਨੇ ਵੀ ਮਤਲਬ ਕਿ

ਸਿੰਘ ਨੂੰ ਛੇੜਦੇ ਨਾ ਨਿਹੰਗ ਸਿੰਘ ਦੇ

ਕਰਦੇ ਤਾਂ ਕੱਲਾ ਨਿਹੰਗ ਸਿੰਘ ਪੰਜਾਹ ਨੂੰ ਮਾਰ ਸਕਦਾ

ਅਹ ਮਤਲਬ ਕਿ ਉਹ ਗੁਰਸਿੱਖ ਅਤੇ ਨਿਹੰਗ ਵਿੱਚ ਕੋਈ ਫਰਕ ਆ ਹਾਂ ਉਸ ਚੀਜ਼ ਚ ਫਰਕ ਹੈ ਜਿਹੜੇ ਨਿਹੰਗ

ਨਿਹੰਗ ਸਿੰਘ ਉਹ ਡੇਰਿਆਂ ਤੇ ਰਹਿੰਦੇ ਨੇ

ਮਤਲਬ ਕਿ ਦੁੱਜੇ ਉਹਨਾ ਨੂੰ ਕੀ ਪਤਾ ਮੈਨੂੰ ਨਾਮ ਨੀ ਯਾਦ ਆਉਂਦਾ ਪਿਆ ਵੀ ਉਹ ਨਿਹੰਗ

ਹਾਂ ਹਾਂ ਉਹ ਨਿਹੰਗ

ਜਿਹੜੇ ਹੁੰਦੇ ਨੇ ਨਾ ਉਹ ਨੀ ਕਿਸੇ ਬਾਹਰ ਝੱਲ ਸਕਦੇ ਹੈ ਮਤਲਬ ਝੱਲਦੇ ਕਿਸੇ ਦਾ ਵੀ ਵਾਰ ਇੱਦਾਂ ਕਿਉਂਕਿ ਉਹ ਪੱਕੜ ਹੁੰਦੇ ਨੇ ਉਹ ਬਿਲਕੁਲ ਤੇ ਇਹ ਜਿਹੜੇ

ਸੀਗਾ ਇਹਨੇ ਆਪਣੇ ਮਤਲਬ ਕਿ ਆਪਣੇ ਉਹਦੇ ਲਈ ਛਕਿਆ ਹੋਇਆ ਸੀਗਾ ਚੋਲਾ ਇਹਨੇ ਆਪਣੇ ਉਹਦੇ ਲਈ ਪਾਇਆ ਹੋਇਆ ਸੀਗਾ ਕਿ ਹਾਂ ਆਪਣੀ ਉਹਦੀ ਮਨ ਦੀ ਖੁਸ਼ੀ ਕਰਕੇ ਪਾਇਆ ਹੋਇਆ ਸੀ ਉਹਨੇ ਚੋਲਾ

ਪਰਨਾ ਬੰਨ ਲਿਆ ਪਰ ਉਹ ਨਿਹੰਗ ਸਿੰਘ ਨਹੀਂ ਸੀ ਨਾ ਹੈਗਾ ਉਹ ਤੇ ਇੱਕ

ਲਈ ਕੀਤਾ ਸੀਗਾ ਇਸ ਤਰ੍ਹਾਂ ਇਹਨੇ ਵੀ ਆਪਣੇ ਸ਼ੋਂਕ ਲਈ ਕੀਤਾ ਸੀਗਾ ਪਰ ਜਰ ਨਿਹੰਗ

ਦੂਜਾ ਹੁੰਦਾ ਨਾ ਤਾਂ ਉਹਨੇ ਉਹਨਾ ਦੀਆਂ ਲੱਤਾਂ ਬਾਵਾਂ ਕੱਲੇ ਨੇ ਤੋੜ ਕੇ ਉਹਨਾ ਦੇ ਘਰੇ ਪਹੁੰਚਾਨੀਆ ਸੀ ਲਾਸ਼ਾਂ ਤਾਂ ਜੋ

ਤੇ ਕਿਸੇ ਤੇ ਇੱਦਾਂ ਹਮਲਾ ਨਹੀਂ ਕਰ ਸਕਦਾ ਸੀ ਕੋਈ ਵੀ

ਕੋਈ ਉੱਚੀ deck ਲਾਵੇ ਕੋਈ ਛੇੜ ਛੜੀਆ ਕਰੇ ਜਾਂ ਕੋਈ ਕੁੱਝ ਗਲਤ ਹਰਕਤ ਕਰਦਾ ਅਸੀਂ ਦੇਖ ਲਿਆ ਤਾਂ ਅਸੀਂ

ਹਾਂ ਹੁਣ ਉਹ ਵੀ ਸਿੱਧੀ ਚੇਤਾਵਨੀ ਦਿੰਦੇ ਪਏ ਨੇ ਵੀ ਜੇ ਕੱਲ ਨੂੰ ਆਪਣੇ ਆਪਣੇ ਬੱਚਿਆਂ ਨੂੰ ਭਾਵੇਂ ਕਿਹ ਲਓ ਭਾਵੇਂ ਜਿਵੇਂ ਮਰਜੀ ਆਪਣੇ ਘਰ ਵਿੱਚ ਸਭ ਬੱਚਿਆਂ ਨੂੰ ਕਿਹ ਕਿ ਸਮਝਾ ਕਿ ਭੇਜਿਓ ਜੇ ਕਿਤੇ ਭੇਜਣਾ ਵੀ ਹੈ ਤੇ ਜੇ ਉੱਥੇ ਜਾ ਕੇ ਉੱਚੀ ਆਵਾਜ਼ ਚ deck ਲਗਾਇਆ ਜਾਂ ਕਿਸੇ ਜਾਂ ਕਿਸੇ ਨੂੰ ਗਲਤ ਬੋਲਿਆ ਜਾਂ ਕੋਈ ਗਲਤ ਹਰਕਤ ਕਰਦਾ ਦੇਖਿਆ ਗਿਆ ਤੇ ਅਸੀਂ

ਤੇ ਹੁਣ ਜੇ ਤਾਂ ਦੇਖਿਆ ਜਾਵੇ ਇਹਦਾ ਮਤਲਬ ਤਾਂ ਇਹੀ ਹੋਇਆ ਵੀ ਅੱਜਕਲ ਕਿਸੇ ਨੂੰ ਕਹਿਣ ਦਾ ਕੋਈ ਫਾਇਦਾ ਨਹੀ ਹੈਗਾ ਜਿਹੜਾ

ਵੀ ਕਿਸੇ ਨੂੰ ਰੋਕਣ ਦੀ ਜਰੂਰਤ ਹੀ ਨਹੀਂ ਹੈਗੀ ਜਿਹਨੇ ਜੋ ਕਰਨਾ ਕਰੀ ਜਾਣਦੋ ਜੋ ਕਰੇਗਾ ਸੋ ਭਰੇਗਾ ਆਪਾਂ ਤਾਂ ਆਪਣੇ ਬੱਚਿਆਂ ਨੂੰ ਇਹੀ ਕਿਹਾ ਹੁਣ ਕਿ ਜੇ ਤੁਸੀਂ

ਪਰ ਕੋਈ ਗਲਤ ਹਰਕਤ ਕੋਈ ਗਲਤ ਕਿਸੇ ਨੂੰ ਉੱਚਾ ਨੀ ਬੋਲਨਾ

ਹਾਂ ਸਿੱਧਾ ਜਾਓ ਅਰ ਸਿੱਧਾ ਘਰ ਚ ਆਓ ਕੋਈ ਦੋਸਤ

ਕਿਸੇ ਨਾਲ ਕੋਈ ਵਾਧੂ ਉਹ ਨੀ ਕਰਨਾ ਹੈਗਾ

ਹਾਂ ਸਹੀ ਗੱਲ ਆ ਜੀ ਪਰ ਉਹ ਮੁੰਡੇ ਨਾਲ ਤਾਂ ਹੋਇਆ ਬਹੁਤ ਜਿਆਦਾ ਗਲਤ ਆ ਬਹੁਤ ਜਿਆਦਾ ਗਲਤ ਹੋਇਆ ਉਹ ਤਾਂ ਦੇਖ ਕਿ ਦੇਖਿਓ ਤੁਸੀਂ phone ਤੇ ਵੀ ਅਹ

ਬਹੁਤ ਜਿਆਦਾ ਦੇਖਿਆ ਵੀ ਨੀ ਜਾਂਦਾ ਮੈਂ ਤਾਂ ਰਾਤੀ ਦੇਖ ਕਿ ਵੀ ਰੋ ਪੀ ਸੀਗੀ ਇੱਕ ਵਾਰ ਕਿ ਹਾਏ ਇਸ ਤਰ੍ਹਾਂ ਦਾ

ਮਨ ਵਿੱਚ ਤਾਂ ਇਹੀ ਆ ਰਿਹਾ ਕਿ ਉਹਨੂੰ ਸਜ਼ਾ ਦਿੱਤੀ ਜਾਵੇ ਉਹਨਾ ਮੁੰਡਿਆਂ ਨੂੰ ਸਜ਼ਾ ਦਿੱਤੀ ਜਾਵੇ

ਗੱਲ ਆ ਜੀ ਸਹੀ ਗੱਲ ਆ ਪਰ ਜਿਹੜੇ ਉਹ ਇਨਸਾਨਾ ਨੇ ਇਹ ਕੰਮ ਕੀਤਾ ਨਾ ਜਾਂ ਤਾਂ ਸਜ਼ਾ ਤਾਂ ਸਜ਼ਾ ਉਹਨਾ ਨੂੰ ਸਜ਼ਾ ਦੇ ਕਿ ਉਹਨਾ ਨੇ ਛੁਟ ਆਉਣਾ ਉਹਦਾ ਤਾਂ ਕੋਈ ਫਾਇਦਾ ਨੀ ਜਾਂ ਤਾਂ ਉਹਨਾ ਨੂੰ ਬਰਾਬਰ ਉਸੇ ਢੰਗ ਨਾਲ ਮਾਰਿਆ ਜਾਵੇ ਉਸੀ ਢੰਗ ਨਾਲ ਮਾਰਿਆ ਜਾਵੇ ਫ਼ੇਰ ਆਪਾਂ ਕਿਹ ਦਿੰਦੇ ਹਾਂ ਕਿ ਹਾਏ ਕਿਸ ਤਰ੍ਹਾਂ ਕਿਸੇ ਨੂੰ ਮਾਰ ਦੇ ਹੁਣ ਆਹ ਜਿਹੜਾ ਆਹ

ਮੁੰਡੇ ਨੂੰ ਮਾਰਿਆ ਉਦੋਂ ਉਹਨਾ ਨੂੰ ਵੇਖਿਆ ਹੈਗਾ

ਬਸੀ ਆਪਣੇ ਬਸੀ ਪਠਾਣਾ ਚ ਆਪਣੇ ਗੋਲੀ ਚੱਲੀਆਂ ਨੇ ਹੁਣ ਪੁਲਸ ਵਾਲਿਆਂ ਨੇ

ਇੱਕ ਦੋ ਵਾਰੀ ਤਾਂ ਕਹਿਨੇ ਹਾਂ ਪਰ ਇਹ ਵੀ ਕਿਸੇ ਮਾਂ ਦੇ ਪੁੱਤ ਸੀਗੇ ਜਿਹਨਾ ਨੂੰ ਦੋ ਜਾਣਿਆ ਨੂੰ ਮਾਰਿਆ ਗਿਆ ਗੋਲੀਆਂ ਮਾਰ ਕੇ ਪਰ

ਕਿਸੇ ਦੇ ਮਾਂ ਦਾ ਜਵਾਨ ਪੁੱਤਰ ਪੁਲਸ ਵਿੱਚ ਸੀਗਾ ਲੱਗਿਆ ਇੰਨਾ ਵਧੀਆ job ਕਰਦਾ ਸੀ ਮੁੰਡਾ ਇਹਨਾ ਨੇ ਵੀ ਉਹਨੂੰ

ਬਦਲਾ ਲੈਣਾ ਸੀਗਾ ਪਰ ਜੇ ਇਹ ਪੁਲਸ ਵਾਲਿਆਂ ਤੇ ਗੋਲੀ ਨਾ ਚਲਾਉਂਦੇ ਅੱਗੋਂ firing ਨਾ ਕਰਦੇ ਤਾਂ ਫ਼ੇਰ ਸ਼ਾਇਦ ਪੁਲਸ

ਛੱਡ ਵੀ ਦਿੰਦੇ ਕਿਉਂਕਿ ਉਹਨਾ ਨੇ ਗ੍ਰਿਫਤਾਰ ਕਰਕੇ ਉਹਨਾ ਨੂੰ ਜੇਲ ਭੇਜ ਦੇਣਾ ਸੀਗਾ ਪਰ ਜਦੋਂ

ਹਮਲਾ ਕਰ ਦਿੱਤਾ ਫ਼ੇਰ ਤਾਂ ਕਰਕੇ ਉਹਨਾਂ ਨੂੰ ਗੋਲੀਆਂ ਚਲਾਉਣੀਆਂ ਪੈ ਗਈਆਂ ਨਹੀਂ ਜਿਹੜੀ news ਚ ਸੁਣਨ ਚ ਵੀ ਗੱਲ ਆਈ ਸੀ ਮਤਲਬ ਜਿਹੜੇ ਉਹ ਇਨਸਾਨਾ ਨੂੰ ਮਾਰਿਆ ਗਿਆ ਉਹਨਾ ਨੇ ਇੱਕ ਪੁਲਸ ਆਲਿਆਂ ਨੂੰ ਨੀ ਮਤਲਬ ਪਿੱਛੇ ਵੀ ਬਹੁਤ ਜਿਆਦੇ ਲੋਕਾਂ ਨੂੰ ਮਾਰ ਕਿ ਆਏ ਨੇ ਹਾਂ ਫ਼ੇਰ ਫ਼ੇਰ ਹੁਣ ਇਹ ਵੀ ਤੇ ਮੁੰਡਿਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਮੁੰਡਿਆਂ ਨੂੰ ਵੀ

ਸਜ਼ਾ ਤਾਂ ਇਹਨਾ ਨੂੰ ਮਿਲਣੀ ਚਾਹੀਦੀ ਆ ਮਿਲਣੀ ਤਾਂ ਚਾਹੀਦੀ ਹੈ ਹੁਣ ਤਾਂ ਬਹੁਤ

ਆਹ ਕੰਮ ਕਰਨ ਦੀ ਇਹਨਾ ਨੂੰ ਸਜ਼ਾ ਮਿਲਗੀ ਮਿਲਜੁਗੀ ਤਾਂ ਕੱਲ ਨੂੰ ਜੇ ਕੋਈ ਇੱਦਾਂ ਦਾ ਕਦਮ ਪਹਿਲਾਂ ਅਗਲਾ ਹਜ਼ਾਰ ਵਾਰੀ ਸੋਚੁਗਾ ਹਾਂ ਉਹੀ ਤੇ ਚੀਜ਼ ਹੈਗੀ ਹੈ ਵੀ ਮਤਲਬ ਕਿ ਇਹਨਾ ਨੂੰ ਰੋਕਣਾ ਚਾਹੀਦਾ ਹੁਣ ਨਹੀਂ ਤਾਂ ਇੱਦਾਂ ਤਾਂ ਕਿੰਨੇ ਹੋਰ ਮੁੰਡਿਆਂ ਦਾ ਪੈ ਪੈਜੁਗਾ ਕਿ ਹਾਏ ਲਈ ਉਹਨਾ ਨੂੰ ਕੁੱਝ ਨੀ ਕੀਤਾ ਗਿਆ ਤੇ ਸਾਨੂੰ ਕੀ ਕੀਤਾ ਜਾਇਗਾ ਪਰ ਨਹੀਂ

ਜਾਇਆ ਨਹੀਂ ਜਾਣ ਦੇਣਗੇ ਜਿਹੜੇ ਨਿਹੰਗ ਸਿੰਘਾ ਨੇ ਖੁੱਲੀ ਸ਼ਰੇਆਮ ਫੋਨਾ ਚ challenge ਕਰ ਦਿੱਤਾ ਹੋਇਆ

ਕਿਸੇ ਦੇ ਫ਼ੇਰ ਹੋਰ ਤਾਂ ਹੋਰ ਉਸੇ ਜਗ੍ਹਾ ਤੇ ਥੋੜੀ ਦੂਰ ਹਟਕੇ ਮਤਲਬ ਕਿ ਪਿੱਛੇ ਚਾਰ ਜੀਪਾਂ

ਉਹਨਾ ਦੇ ਵਿੱਚ ਮੁੰਡੇ ਸੀਗੇ or ਮੁੰਡਿਆਂ ਨੇ ਦੁਕਾਨ ਕੋਈ ਨਸ਼ੇ ਆਲੀ ਯਾ ਕਿਸੇ ਚੀਜ਼ ਦੀ ਮੰਗ ਕੀਤੀ ਦੁਕਾਨਦਾਰ ਕੋਲ

ਤੇ ਦੁਕਾਨਦਾਰ ਦੇ ਨਾ ਦੇਣ ਦੇ ਬਾਅਦ ਦੁਕਾਨਦਰ ਨੇ ਦਿੱਤੀ ਨੀ ਹੈਗੀ ਜਾਂ ਉਹਦੇ ਕੋਲ ਹੈ ਨਹੀਂ ਸੀ ਉਹਨਾ

ਦੁਕਾਨਦਾਰ ਤੇ ਹਮਲਾ ਕੀਤਾ ਤੇ ਦੁਕਾਨਦਾਰ ਵੀ ਫ਼ੇਰ ਸਾਰੇ ਦੁਕਾਨਾ ਵਾਲੇ ਪੈ ਗਏ ਉਹਨਾ ਮੁੰਡਿਆਂ ਨੂੰ ਤਾਂ ਮੁੰਡੇ ਤਾਂ

ਮਤਲਬ ਪ੍ਰੋਗਰਾਮ ਮਨਾਇਆ ਜਾਂਦਾ ਹੈ ਉੱਥੇ ਆਨੰਦਪੁਰ ਸਾਹਿਬ ਦਾ ਮੇਲਾ ਇੱਡਾ ਵੱਡਾ ਭਰਦਾ ਹੈ

ਤੇ ਉਹਨਾ ਨੂੰ ਪੁਲਸ ਦਾ ਇੰਤਜ਼ਾਮ ਕਰਨਾ ਚਾਹੀਦਾ ਸੀਗਾ ਵੀ ਤਾਂ ਜੋ ਏਹੋ ਜਿਹੀ ਹਰਕਤ ਨਾ ਹੋਵੇ

ਹਾਂ ਉਹਨਾ ਨੇ ਵੀ ਹੁਣ ਇਹੀ ਮੰਗ ਕੀਤੀ ਹੈ ਕਿ ਪੁਲਸ ਲੱਗਣੀ ਚਾਹੀਦੀ ਸੀਗੀ ਏਹੋ ਜਿਹੀ ਜਗ੍ਹਾ ਤੇ ਇਹੋ ਜਿਹੇ ਸਮਾਗਮ ਤੇ ਜਿੱਥੇ ਜਦੋਂ ਪਤਾ ਕਿ ਭੀੜ ਭੜਕਾ ਹੈਗਾ ਉੱਥੇ ਪੁਲਸ ਦਾ

ਠੀਕ ਹੈ ਜੀ

time ਹੋ ਗਿਆ ਪੰਦਰਾਂ ਮਿੰਟ ਪੂਰੇ ਖਤਮ ਹੋ ਗਏ

ਹੋਰ ਕੀ ਕਰ ਤੂੰ ਕਿੱਥੇ ਸੀਗੀ ਮੈਂ ਤੈਨੂੰ phone ਕੀਤਾ ਸੀਗਾ ਕੱਲ

ਦੋ ਦਿਨ ਮੈਂ ਤੇਨੂੰ phone ਕਰਦੀ ਰਹੀ ਤੂੰ ਮੈਨੂੰ phone ਦਾ ਕੋਈ ਜਵਾਬ message ਹੀ ਨੀ ਦਿੱਤਾ ਹੈਗਾ ਜਵਾਬ ਵੀ ਨੀ ਦਿੱਤਾ ਦੀਦੀ ਅਸੀਂ ਵਿਆਹ ਗਏ ਸੀ ਮੇਰੇ cousin ਦਾ ਵਿਆਹ ਸੀਗਾ

ਪਰਸੋੰ ਕੱਲ ਏ ਹੋਇਆ ਮਤਲਬ ਪਰਸੋੰ ਚੋਥੇ ਅਸੀਂ ਗਏ ਸੀਗੇ

ਤਾਹੀਂ ਮੈਂ ਕਿਹਾ ਮੈਂ phone ਕਰ ਰਹੀ ਸੀਗੀ ਤੂੰ ਮੈਨੂੰ phone ਦਾ ਕੋਈ ਜਵਾਬ ਹੀ ਨਹੀਂ ਦਿੱਤਾ ਤੇਰਾ message ਈ ਨੀ ਆਇਆ ਕੋਈ ਵੀ

ਅੱਛਾ ਵਿਆਹ ਕੀ cousin ਦਾ ਵਿਆਹ ਸੀ